ਹਮ

ਹੋਰ ਸਬਜੀਆਂ ਤਾਂ ਵਾਧੂ ਨੇ ਐਂ ਤਾਂ ਪਰ ਇਹ ਹੈ ਨਾ ਵੀ ਸਾਰੀ ਸਬਜੀਆਂ ਜਿਵੇਂ ਹੁਣ ਆਪਾਂ ਸਾਰੇ ਬਣਾਕੇ ਖਾਂਦੇ ਹੀ ਹਾਂ ਹਨਾ regular

ਠੀਕ ਐ ਠੀਕ ਐ ਹੁਣ ਜਿਵੇਂ ਹੁਣ ਆਪਾਂ ਬਣਾ ਲੇਣੇ ਆ ਕਈ ਵਾਰੀ ਜਿਵੇਂ ਆਪਾਂ ਅਹ ਵੀ ਘਰਾਂ ਸੂਜੀ ਦਾ ਹਲਵਾ ਵੀ ਬਣਾ ਲੇਣੇ ਆ

ਸੂਜੀ ਦਾ ਹਲਵਾ

ਸੂਜੀ ਦੇ ਹਲਵੇ ਚ ਹਾਂ ਸੂਜੀ ਦੇ ਹਲਵੇ ਚ ਨਾ means ਉਹ ਬੇਸਨ ਨੂੰ brown ਕਰਕੇ ਉਹਦਾ ਹਲਵਾ ਨਾ ਬਹੁਤ tasty ਬਣਦਾ ਅੱਛਾ ਮੈਂ ਕੋਈ ਗੱਲ ਨਹੀਂ ਕਰਾਂਗੀ try ਉਹ ਵੀ ਹਾਂ ਸੂਜੀ ਦੇ ਹਲਵੇ ਪਹਿਲਾਂ ਸੂਜੀ ਨੂੰ ਭੁੰਨ ਲੋ ਮੈਂ ਦਸਦੀ ਆ ਪਹਿਲਾਂ ਸੂਜੀ ਨੂੰ ਭੁੰਨ ਲਓ ਫੇਰ ਬੇਸਨ ਨੂੰ ਭੁੰਨ ਲਓ ਅਲੱਗ ਅਲੱਗ ਪਹਿਲਾਂ ਸੂਜੀ

ਹਾਂ ਫੇਰ ਉਹ ਪਾਣੀ ਚ ਕਰਦੋ ਮਤਲਬ ਕੇ ਦੋਨਾਂ ਨੂੰ mix ਕਰਕੇ ਜਦ ਭੁੰਨ brown ਹੋਜੇਗੀ ਦੋਨਾ ਨੂੰ mix ਕਰਕੇ ਸੂਜੀ ਤੇ ਬੇਸਨ ਨੂੰ ਉਹਦੇ ਚ ਪਾਣੀ ਪਾ ਦੇਣਾ

ਪਹਿਲਾਂ ਅਸੀਂ ਉਸ ਵਿੱਚ ਪਹਿਲਾਂ ਅਸੀਂ ਘੀ ਪਾਣਾ ਫੇਰ ਪਾਣੀ ਪਾਣਾ ਹਾਂ ਫੇਰ ਜਦੋਂ ਉਹ ਐਨ ਗਾੜਾ ਗਾੜਾ ਹੋਜੂਗਾ ਫੇਰ ਉਸ ਚ ਚੀਨੀ ਪਾ ਦੇਣੀ ਐ dry fruit ਪਾ ਦਓ ਪਿਸਤਾ

ਹਾਂ

ਹਾਂ ਫੇਰ ਫੇਰ ਉਸ ਤੋਂ ਬਾਅਦ dry fruit ਪਾ ਲਓ ਵਿੱਚ ਪਿਸਤਾ ਬਦਾਮ ਕਾਜੂ

ਹਾਂ ਓਵੇਂ ਹੀ

ਹਾਂ smell ਆਂਦੀ ਹੈ ਬਹੁਤ ਵਧੀਆ ਹਮ ਫਿਰ ਉਹਨੂੰ ਐਨ ਸਜਾ ਕੇ ਖਾ ਲਓ

ਅੱਛਾ ਪਿੰਨੀਆ ਬਣਾਇਆ ਨੇ ਕਦੇ ਹਾਂ ਪਿੰਨੀਆ ਬਣਾਇਆ ਅਲਸੀ ਦੀਆਂ ਅੱਛਾ ਦੂਜਿਆ ਖੋਏ ਦੀਆਂ ਖੋਏ ਦੀ ਨੀ ਮੈਨੂੰ ਆਂਦੀ ਅੱਛਾ ਚਲ ਮੈਂ ਤੇਨੂੰ ਦਸਦੀ ਹਾਂ ਕਿੱਦਾ ਬਣਦੀ ਐ

ਪਹਿਲਾਂ ਤਾਂ ਦੁੱਧ ਲੇ ਲੇਣਾ ਆਪਾਂ ਨੇ ਕਾਫੀ ਸਾਰਾ ਜਿਵੇਂ ਜੇ ਆਪਾਂ ਮਤਲਬ ਕਿੱਲੋ ਦੁੱਧ ਦੀ ਅਗਰ ਆਪਾਂ ਨੇ ਮਤਲਬ ਦੁੱਧ ਦਾ ਹਿਸਾਬ ਹੁੰਦਾ ਵੀ ਜਿੰਨਾ ਆਪਾਂ ਨੇ ਜੇ ਆਪਾਂ ਨੂੰ ਕਿੱਲੋ ਖੋਆ ਚਾਹਿਦਾ ਤਾਂ ਉਹਦੇ ਵਾਸਤੇ ਆਪਾਂ ਨੂੰ ਅੱਠ ਕਿੱਲੋ ਦੁੱਧ ਚਾਹਿਦਾ ਅੱਛਾ ਠੀਕ ਐ ਹਾਂ ਵੀ ਉਹ ਤਾਂ ਚੱਲ ਉਹਦੇ ਹਿਸਾਬ ਨਾਲ ਆ ਮਤਲਬ ਪਹਿਲਾਂ ਖੋਆ ਕੱਢ ਲੇਣਾ ਐ

ਖੋਆ ਕੱਢ ਕੇ ਫਿਰ ਸੂਜੀ ਭੁੰਨ ਲੇਣੀ ਐ

ਹਾਂ ਸੂਜੀ ਭੁੰਨ ਕੇ ਚੰਗੀ ਤਰ੍ਹਾਂ ਜਦ ਤੱਕ ਉਹਦੇ ਚੋ smell ਨਹੀਂ ਆਨ ਲਗ ਜਾਂਦੀ ਖੁਸ਼ਬੂ ਜੀ ਆਉਣ ਲਗ ਜਾਂਦੀ

ਉਹਨੂੰ ਭੁੰਨ ਲੈਣਾ ਅਮ ਜਦੋਂ ਤਕ brown ਨਹੀਂ ਹੁੰਦੀ

ਫੇਰ ਉਹ ਤੋਂ ਬਾਅਦ ਉਹਦੇ ਵਿੱਚ ਮਿੱਠਾ ਬੂਰਾ ਪਾ ਦੇਣਾ

ਹਾਂ ਜਿੰਨੂ ਹਾਂ ਜਿਵੇਂ ਆਪਾਂ ਦੇਸੀ ਖੰਡ ਪਾਉਣੀ ਐ ਦੇਸੀ ਖੰਡ

ਜੇ ਬੂਰਾ ਪਾਣਾ ਤਾਂ ਬੂਰਾ ਪਾ ਸਕਦੇ ਹਾਂ ਉਹ ਬੂਰਾ

ਜਦ ਤਕ ਫੇਰ ਉਹ ਤੋਂ ਬਾਅਦ

ਜਿਵੇਂ ਬਦਾਮ ਹੋ ਗਏ ਕਾਜੂ ਹੋ ਗਏ ਅਹ ਹੋ ਗਈ ਅਹ ਮਗਜ ਹੋ ਗਏ ਖਸ ਖਸ ਹੋ

ਓਵੇਂ ਉਹ ਸਾਰੇ mix ਕਰਕੇ ਉਹਨੂੰ ਠੰਡਾ ਹੋਣ ਲੈ ਰੱਖ ਦੇਣਾ

ਠੰਡਾ ਵੀ ਨਾ ਹੋਵੇ ਵੀ ਹਾਂ ਸਖਤ ਹੋ ਜਵੇ ਉਦਾਂ normal

ਠੀਕ ਐ

ਅਹ ਤੂੰ ਮੈਨੂੰ ਅਲਸੀ ਦੇ ਲੱਡੂ ਦੱਸ ਫੇਰ ਅਲਸੀ ਨੂੰ ਪਹਿਲਾਂ ਅਹ ਗਰਮ ਕਰਨਾ ਕੜਾਹੀ ਚ

ਠੀਕ ਐ ਅਲਸੀ ਨੂੰ ਗਰਮ ਕਰਕੇ ਫੇਰ ਉਹਨੂੰ ਮਿਕਸੀ ਚ ਐਨ ਚੰਗੀ ਤਰ੍ਹਾਂ ਚੁਰਾ ਬਣਾ ਲੈਣਾ

ਅਗਰ ਕਿੱਲੋ ਅਲਸੀ ਹੈ ਤਾਂ ਕਿੱਲੋ ਹੀ ਆਟਾ ਲੇਣਾ ਕਿੱਲੋ ਹੀ ਗੁੜ ਲੇਣਾ

ਤਿੰਨੋ ਚੀਜਾਂ same ਹੋਣੀਆ ਚਾਹੀਦੀਆ

ਆਟਾ ਭੁੰਨ ਲੇਣਾ ਹਨਾ ਹਾਂ ਆਟਾ brown ਕਰਕੇ ਉਹਦੇ ਚ ਘੀ ਪਾ ਦੇਣਾ ਆਟੇ ਚ ਹਾਂ

ਇਹਨਾਂ ਸਾਰਾ ਪਾਣਾ ਮਤਲਬ ਕਿ ਤੁਹਾਡੀ ਪਿੰਨੀਆ ਬੰਨ ਸਕਣ

ਹਾਂ ਅਹ ਆਟੇ ਨੂੰ brown ਕਰਕੇ ਉਹਦੇ ਚ ਘੀ ਪਾ ਦੇਣਾ ਫੇਰ ਉਸ ਤੋਂ ਬਾਅਦ ਉਹਦੇ ਚ ਅਲਸੀ ਪਾ ਦੇਣੀ ਐ

ਮਤਲਬ ਗੁੜ ਨੂੰ ਚੁਰਾ ਬਣਾਕੇ

ਹਾਂ ਪਾਣੀ ਪਾਕੇ ਜਦੋਂ ਤੱਕ ਉਹਦੀ ਤਾਰ ਨਹੀਂ ਹੁੰਦੀ ਗੁੜ ਦੀ

ਵੀ ਸਮਝ ਲੋ ਮੈਂ ਚਾਸਣੀ ਤਿਆਰ ready ਨਹੀਂ ਹੋਈ ਹੈਗੀ

ਠੀਕ ਐ ਹਾਂ ਫੇਰ ਉਹਦੇ ਚ dry fruit ਪਾ ਲੋ ਕੁੱਛ ਵੀ ਪਾ ਲੋ ਮੁਫਲੀ ਪਾ ਲਓ ਬਦਾਮ

ਸੋਂਫ ਪਾ ਲੋ ਕਾਜੂ ਪਾ ਲੋ ਅਮ ਛੋਟੀ ਇਲਾਚੀ ਪੀਸ ਕੇ ਪਾ ਲੋ

ਹਾਂ ਫੇਰ ਉਸ ਤੋਂ ਬਾਅਦ ਉਹਦੀਆਂ ਪਿੰਨੀਆ ਬਣਾ ਲਓ ਗਰਮ ਗਰਮ ਦੀਆਂ

ਹਾਂ ਗਰਮ ਗਰਮ ਚ ਹੀ ਬਨੁਗੀ

ਠੀਕ ਹੈ ਠੀਕ ਹੈ ਆਏ ਓ ਜਰੂਰ ਆਇਓ

exhibition ਮਤਲਬ ਕੇ ਮੈਂ ਜਿਥੇ job ਕਰਦੀ ਆਂ

ਤੇ ਜਾਂ ਮਤਲਬ ਕੇ collage ਵਗੈਰਾ ਚ ਕਿਸੇ ਅਮ ਕਿਸੇ collage ਚ ਕਈ ਵਾਰੀ hospital ਚ ਵੀ ਲੱਗ ਜਾਂਦੀਆਂ ਨੇ

exhibition ਚ ਮਤਲਬ ਕੇ ਆਪਣਾ ਜਿਹੜਾ ਸਮਾਨ ਬਣਾਉਂਦੇ ਆਂ ਅਸੀਂ ਜੋ ਵੀ product ਅਸੀਂ ਬਣਾਉਂਦੇ ਆਂ ਅਸੀਂ ਉਹ ਜਾ ਕੇ ਉੱਥੇ ਉੱਥੇ ਮਤਲਬ ਕੇ ਆਪਣੇ product ਲਗਾ ਕੇ ਤੇ ਉਹ sale sale ਕਰਨੇ ਹੁੰਦੇ ਨੇ ਬਹੁਤੀ ਗੱਲ ਤਾਂ sale ਤਾਂ ਨਹੀਂ ਇੰਨੀ ਹੁੰਦੀ ਕਰਨੇ ਹੁੰਦੇ ਹੈਗੇ ਬਹੁਤਾ ਤਾਂ ਇਹੀ ਹੁੰਦਾ ਕੀ ਆਪਣੇ ਸਮਾਨ ਦੀ ਆਪਣੇ ਕੰਮ ਦੀ ਮਸ਼ਹੂਰੀ

ਆਪਾਂ ਕਿਸੇ ਨੂੰ ਆਪਣੇ ਕੰਮ ਬਾਰੇ knowledge ਫਿਰ ਉੱਥੋਂ ਉਹਨਾ ਨੂੰ ਲੋਕਾਂ ਨੂੰ ਜ਼ਿਆਦਾਤਰ ਪਤਾ ਲੱਗਦਾ ਕੀ ਇਹ ਇਹ ਆ ਚੀਜ਼ ਬਣਾ ਰਹੇ ਨੇ ਆ ਇਹਨਾ ਕੋਲ product ਨੇ ਤਾਂ ਉਹ ਅੱਗੇ ਜਾ ਜਾ ਕੇ ਹੋਰ ਜਾ ਕੇ ਅੱਗੇ ਜਿੱਦਾਂ ਦੱਸਣਗੇ exhibition ਦਾ ਮਤਲਬ ਤਾਂ ਜ਼ਿਆਦਾ ਤਰ ਇਹੀ ਸੀਗਾ ਤੇ ਅਸੀਂ ਪਟਿਆਲੇ ਗਏ ਸੀ ਇੱਕ ਵਾਰੀ exhibition ਚ

ਤੇ ਉੱਥੇ ਅਸੀਂ ਤਿੰਨ ਦਿਨ ਰਹੇ ਸੀ ਪਟਿਆਲੇ

ਤੇ ਉਹ ਸ਼ੀਸ਼ ਮਹਲ ਚ ਸੀਗਾ ਸ਼ਾਇਦ exhibition ਉਵੀ ਇੱਦਾਂ ਕਰਕੇ ਜਗਾ ਸੀਗੀ

ਤੇ ਉਥੇ ਅਸੀਂ exhibition ਲਗਾਈ ਸੀ ਉੱਥੇ ਅਸੀਂ ਇੰਨਾ ਮਤਲਬ ਕੀ ਉੱਥੇ ਅਸੀਂ ਤਿੰਨ ਰਾਤਾਂ ਰਹੇ ਸੀਗੇ ਤੇ ਉੱਥੇ ਬੜਾ ਮਤਲਬ ਕੀ ਮਜ਼ਾ ਆਇਆ ਸੀਗਾ exhibition ਲਗਾਨ ਚ ਉੱਥੇ ਅਹ ਗਾਇਕ ਵੀ ਸੀਗੇ ਲੱਗੇ ਹੋਏ ਨਾਲ ਨਾਲ ਮਤਲਬ ਕੀ ਹੋਰ ਵੀ exhibition ਕਈ ਕਈ ਜਗਾ ਜਗਾ ਤੋਂ ਲੋਕ ਆਏ ਸੀ exhibition

exhibition ਚ ਕੀ ਕੀ ਸੀਗਾ ਫੇਰ exhibition ਚ ਸਮਾਨ ਹੁੰਦਾ ਕਾਫੀ ਜ਼ਿਆਦਾ ਮਤਲਬ ਕੀ ਜਿਨ੍ਹਾਂ ਜਿਨ੍ਹਾਂ ਲੋਕਾਂ ਨੇ ਮਤਲਬ ਕੀ ਆਪਣਾ ਸਮਾਨ ਆਪ ਤਿਆਰ ਕਰਦੇ ਨੇ ਜੋ ਜੋ ਵੀ ਆਪਣਾ ਘਰਾਂ ਚ ਸਮਾਨ ਤਿਆਰ ਕਰਦੇ ਨੇ

ਫਿਰ ਉਹ ਉੱਥੇ ਆ ਕੇ stall ਲਗਾਂਦੇ ਨੇ ਤੇ ਉੱਥੇ ਆ ਕੇ ਫਿਰ ਉਹਨਾ ਨੇ ਆਪਣੇ ਇੱਕ ਸਮਾਨ ਦੀ ਜ਼ਿਆਦਾਤਰ ਉਹਨਾ ਉਹਨਾ ਨੂੰ ਤਾਂ ਵੈਸੇ ਹੁੰਦਾ ਵੀ ਕੀ ਕੀ ਉਹ ਵਿੱਕਰੀ ਵਿੱਚ ਹੁੰਦੀ ਆ ਕਾਫੀ ਕਾਫੀ ਜਿਆਦਾ sale ਵੀ ਹੁੰਦੀ ਏ ਤੇ ਅਸੀਂ ਵੀ ਆਪ ਉਸੇ ਤਰ੍ਹਾਂ ਹੀ ਆਪਣੇ product ਲੈ ਕੇ ਗਏ ਸੀਗੇ ਅਸੀਂ ਵੀ ਉੱਥੇ ਆਪਣੇ ਲਗਾਇਆ ਸੀ ਸਮਾਨ ਸਾਰਾ ਅੱਛਾ ਆਪਣੇ ਮਤਲਬ ਕੀ ਕੀ product ਸੀਗੇ ਫਿਰ ਆਪਣੇ ਆਪਣੇ ਕੋਲ ਤਾਂ ਜਿੱਦਾਂ ਸਾਡੇ ਕੋਲ ਤਾਂ ਸੀਗਾ ਜਿੱਦਾਂ ਬੀ ਆਪਣਾ ਫੁੱਲਕਾਰੀ ਦਾ ਕੰਮ ਸਾਡੇ ਕੋਲ ਸਮਾਨ ਸੀਗਾ ਸਾਰਾ

ਮਤਲਬ ਕੀ ਫੁੱਲਕਾਰੀ ਦੇ bag ਬੈਗਾਂ ਦੇ ਤੇ ਫੁੱਲਕਾਰੀ ਕਢਨੀ tea coaster bookmark ਤੇ ਫੁੱਲਕਾਰੀ ਦਾ ਕੰਮ ਫੁੱਲਕਾਰੀ ਦੁਪੱਟੇ ਫੁੱਲਕਾਰੀ ਸੂਟ ਤੇ ਫੁੱਲਕਾਰੀ ਦੀਆਂ ਮਤਲਬ ਕੇ ਬਾਗ

ਇੱਦਾਂ ਦਾ ਸਮਾਨ ਸੀਗਾ ਸਾਡੇ ਕੋਲ ਸਾਰਾ ਫੁੱਲਕਾਰੀ ਦਾ ਹੀ ਸੀਗਾ

ਹਾਂ ਉਹ ਵੀ ਸੀ ਸਾਰਾ ਕੁੱਝ ਫੁੱਲਕਾਰੀ ਦਾ ਸਾਡਾ ਸਮਾਨ ਹੁੰਦਾ ਜੀ ਅੱਛਾ ਫੇਰ ਜਿਹੜੇ ਇਹ product ਕੁੜੀਆਂ ਬਨਾਣੀਆਂ ਨੇ ਜਾਂ ਫਿਰ ਇਹਨਾ ਨੇ ਜ਼ਿਆਦਾ ਹੀ ਸ੍ਪੇਲੀ specialist ਰੱਖੇ ਵੇ ਨੇ ਹਾਂ ਕੁੜੀਆਂ ਬਣਾਉਂਦੀਆਂ ਨੇ ਪਹਿਲਾਂ ਉਹਨਾ ਨੂੰ ਸਿਖਾ ਕੇ ਸਾਰਾ ਮਤਲਬ ਕੇ ਹੱਥ ਦੇ ਫੁੱਲਕਾਰੀ ਦਾ ਕੰਮ ਪਹਿਲਾਂ ਉਹਨਾ ਨੂੰ training ਦਿੱਤੀ ਜਾਂਦੀ ਆ ਸਿਖਾਇਆ ਜਾਂਦਾ

ਉਸ ਤੋਂ ਬਾਅਦ ਫਿਰ ਉਹ ਆਪਣਾ ਤਿਆਰ ਅਹ ਜਦੋਂ ਫਿਰ ਉਹ ਜ਼ਿਆਦਾ train ਵੀ ਜਦੋਂ ਪੂਰਾ trained ਹੋ ਜਾਂਦੇ ਕੱਢਣ ਲੱਗ ਜਾਂਦੇ ਨੇ ਤੇ ਫਿਰ ਉਹ ਆਪਣਾ ਮਤਲਬ ਕੀ job ਅਹ job work ਤੇ ਰੱਖਿਆ ਜਾਂਦਾ ਉਹਨਾ ਨੂੰ ਇੱਥੇ ਅੱਛਾ ਫਿਰ salary ਦਿੰਨੇ ਆ per piece ਦਿੰਨੇ ਆਂ ਜਾਂ ਫਿਰ ਇਹਨਾ ਦੀ ਬੰਨਵੀੰ ਤਨਖਾਹ ਹੁੰਦੀ ਆ